ਉੱਥੇ ਮਿੰਟ ਚ ਮੀਹ ਪੈਣ ਲੱਗ ਜਾਂਦਾ ਮਿੰਟ ਚ ਗਰਮੀ ਹੋ ਜਾਂਦੀ ਹੈ ਧੁੱਪ ਨਿਕਲੇ ਆਉਂਦੀ ਹੈ ਤੇ ਕੁੱਛ ਨਹੀਂ ਪਤਾ ਲੱਗਦਾ ਸਮੁੰਦਰ ਲਾਗੇ

ਹੋਰ ਉੱਪਰ ਚਲੇ ਜਾਓ ਜੰਮੂ ਵਾਲੇ ਪਾਸੇ ਚਲੇ ਜਾਓ

ਆਹ ਪਹਾੜੀ ਏਰੀਆ ਆ ਗਿਆ ਨਾ

height ਤੇ ਜਾਣਗੇ ਉਹਨਾ ਮੋਸਮ ਉਹ ਹੈ

ਏਧਰ ਦੇਖਲੋ ਆਪਣੇ ਹਿਮਾਚਲ ਚਲੇ ਜਾਓ ਹਾਂਜੀ ਹਾਂ ਉਧਰ ਵੀ ਇਹੀ ਹੈ

ਜਿਹੜੇ ਮੈਦਾਨੀ ਏਰੀਏ ਨੇ ਉੱਥੇ ਰਹਿੰਦੇ ਜਿਵੇਂ height ਤੇ ਜਾਓਗੇ ਫੇਰ ਮੋਸਮ

ਹਾਂ ਫੇਰ ਠੰਡਕ ਸ਼ੁਰੂ ਹੋ ਜਾਂਦੀ ਹੈ ਹੁਣ ਦੇਖਲੋ ਹਿਮਾਚਲ ਤੱਕ ਲਾ ਲੋ ਵੀ ਏਧਰ ਸੋਲਨ ਲਾ ਲੋ

ਹਮ ਉਹੀ ਹੁਣ ਤਾਂ ਟ੍ਰੈਫ਼ਿਕ ਹੀ ਹੈ ਜੀ ਟ੍ਰੈਫ਼ਿਕ ਕਰਕੇ ਹੋ ਗਿਆ ਹਾਂ ਟ੍ਰੈਫ਼ਿਕ ਕਰਕੇ ਹੈ

ਹਿਮਾਚਲ ਸਰਕਾਰ ਨੇ ਕਿ ਕਰਿਆ ਕਹਿੰਦੇ ਵੀ industry ਲਾਓ ਤੇ ਲੋਕਾ ਨੂੰ ਰੋਜ਼ਗਾਰ ਮਿਲੇ ਪਰ ਉਹਨਾਂ ਨੂੰ ਐਂ ਨਹੀਂ ਪਤਾ ਉਧਰ ਰੋਜਗਾਰ ਉਹਨਾਂ ਨੂੰ ਦੇ ਰਹੇ ਹਾਂ ਦੂਏ ਪੱਸੇ ਨੁਕਸਾਨ ਹੋ ਰਹੇ ਹੈ ਹੁਣ ਜਿੰਨਾ ਦੇ tourist place ਖਤਮ ਹੋ ਰਹੇ ਹੈ ਉੱਥੇ

ਹਿਮਾਚਲ ਲੋਕ ਜਾਂਦੇ ਸੀਗੇ ਸੈਰ ਕਰਨ ਉਹਨਾਂ ਠੰਡੇ ਏਰੀਏ ਜਦੋ ਗਰਮੀ ਚਲੇ ਗਏ

ਹੁਣ ਜੇ ਉੱਥੇ ਮੋਸਮ ਹੈ ਜੋ ਗਰਮੀ ਓ ਉੱਥੇ ਵੀ ਗਰਮੀ ਹੈ ਏਧਰ ਵੀ ਗਰਮੀ ਹੈ ਏਧਰ ਵੀ ਗਰਮੀ ਹੈ ਥੱਲੇ ਤੇ ਉੱਥੇ ਕਰਨ ਕਿ ਜਾਣਾ ਲੋਕਾ ਨੇ

ਸਾਰੇ university ਹੋ ਗਏ ਹੋ ਰਹੇ ਨੇ ਬਹੁਤ ਧੁਆਂ ਨਿਕਲਦਾ ਸਾਰਾ pollution ਵਾਤਾਵਰਨ ਜਿਹੜਾ ਵਾਲਾ ਮੋਸਮ ਖ਼ਰਾਬ ਹੋ ਰਿਹਾ ਉਹਦਰਲਾ ਜੀ

ਦੇ ਬਾਰੇ ਕਿਸੇ time ਸੁਣਦੇ ਹੁੰਦੇ ਸੀਗੇ ਵੀ ਨਹੀਂ ਸ਼ਿਮਲੇ ਬਹੁਤ ਮਸ਼ਹੂਰ ਸੀਗਾ

ਹਮ ਕਸੋਲੀ ਤੱਕ ਬਰਫ਼ ਪੈ ਜਾਂਦੀ ਸੀਗੀ ਹੁਣ ਨਹੀਂ ਪੈਂਦੀ

pollution ਦਾ ਬਹੁਤ ਜਿਆਦਾ ਫਰਕ ਪੈ ਗਿਆ ਜੀ ਮੋਸਮ ਤੇ

ਜਦੋ corona ਥਾ ਉਦੋਂ ਦੇਖੋ ਸਾਰਾ ਕੁੱਝ ਬੰਦ ਥਾ

ਹਵਾ ਦੀ ਜਿਹੜੀ ਗੁਣਵਤਾ ਉਹ ਵੀ ਥੱਲੇ ਗਿਰ ਗਈ ਸੀ ਇਹਨੀ ਜਿਆਦਾ ਮਤਲਬ ਹਵਾ ਅਹ ਮੋਸਮ ਚ ਸਫਾਈ

ਜਿਵੇਂ industry ਆ ਜਿਹੜਾ ਬੰਦ ਹੋ ਗਿਆ ਉਹਨੂੰ ਕਾਗਜ ਵਿੱਚ ਪਾਉਣਾ

ਬੜਾ ਫਰਕ ਪੈਂਦਾ ਇਹਨਾਂ ਚੀਜਾਂ ਦਾ

ਜਿੱਦਾਂ ਹੁਣ ਹਰ ਸਾਲ ਹੁਣ ਗਰਮੀ ਵਧੀ ਜਾ ਰਹੀ ਹੈ ਏਧਰ ਠੰਡ ਘੱਟ ਜਾਣੀ ਹੈ

ਹਾਂ ਗੱਡੀ AC ਤੇ

ਹਾਂ ਕੱਲੀ ਕੱਲੀ ਗੱਡੀ ਚ ਹੈਗਾ ਜੇ ਗੱਡੀ ਚੋ ਤਾਂ truck ਚ ਵੀ ਲਗ ਜਾਣਗੇ AC ਹੁਣ ਤਾਂ ਹਾਂ ਗੱਡੀ ਚ truck train ਜਹਾਜ ਸਾਰੇ ਤਾਂ AC ਕਰਤੇ ਉਹਨਾਂ ਨੇ

ਜਿੰਨੀ ਹੁਣ ਗਰਮੀ ਪੈ ਰਹੀ ਹੈ ਨਾ ਪਰ ਲਗਦਾ ਨਹੀਂ ਪਰ ਹੁਣ ਬਹੁਤਾ time ਲੋਕ ਚਲਣਗੇ ਇਹ ਤਾਂ ਹੁਣ ਜਵਾਲਾਮੁਖੀ ਕਹਿੰਦੇ ਨੇ ਜਿਨੂੰ ਹੁਣ ਆਲੇ ਦੁਆਲੇ ਹੁਣੀ ਫੱਟ ਜੀਆ ਕਰਨੇ ਨੇ ਉਹ ਤਾਂ ਗਰਮੈਸ਼ ਹੀ ਰਹਿਣੀ ਹੈ ਸਾਰੇ ਪਾਸੇ ਠੰਡਕ ਹੋਣੀ ਨਹੀਂ

ok ਇਹੀ ਗਰਮੈਸ਼ ਕਰਕੇ ਜਿਹੜੇ ਪੰਜ ਛੇ ਹੋ ਗਏ ਜਾ ਹੋਰ ਹੋ ਗਏ ਖਤਮ ਹੁੰਦੇ ਜਾ ਰਹੇ ਨੇ

ਮੋਸਮ ਦਾ ਬਹੁਤ ਫਰਕ ਪੈ ਜਾਣਾ

ਅਹ ਹਿਮਾਚਲ ਚ ਏਧਰ ਹੋ ਗਏ ਕਦੇ ਮਨਾਲੀ side

ਉੱਥੇ ਵੀ ਦਿਨ ਚ ਦੇਖਲੋ ਮੈਂ ਕਈ ਜਗ੍ਹਾ ਦੇਖਿਆ ਵੀ ਉੱਥੇ ਵੀ ਚਾਹੇ ਇੱਕ ਨੰਬਰ ਤੇ ਲਾਏ ਪੱਖੇ ਚਲਦੇ ਹੁੰਦੇ ਨੇ ok

ਜਾਕਟਾ ਕੋਟੀਆਂ ਪਾਉਂਦੇ ਸੀ ਬੰਦੇ ਦਿਨ ਚ ਵੀ ਹੁਣ ਉੱਥੇ ਹੋਣ ਲਗ ਗਏ

ਬਰਫ਼ ਵੀ ਤਾਹੀਂ ਪੈਂਦੀ ਹੈ ਮੋਸਮ ਕੇ ਹੋਊਗਾ ਉਹਦੇ ਅਨੁਕੂਲ ਹੋਊਗਾ ਤਾਂ ਉਹਨੂੰ ਆਪਣਾ ਉਹ ਕਰਨਾ ਵਧੀ ਜਾਣਾ ਉੱਪਰ ਪਈ ਜਾਣਾ ਪਰਤਾਂ ਦੇ ਉੱਪਰ ਪਈ ਜਾਣਾ ਫੇਰ ਕਿੱਥੋਂ ਉਹ ਪੈਣਾ

ਹਮ

ਹੋਲੀ ਹੋਲੀ ਗਰਮੀ ਹੁਣ ਵਧੀ ਜਾਣਗੀਆਂ ਤਪਸ ਵਧੀ ਜਾ ਰਹੀ ਹੈ ਗਰਮੈਸ਼ ਦਾ time ਵੱਧ ਰਿਹਾ ਠੰਡ ਦਾ ਘੱਟ ਰਿਹਾ ਬਰਸਾਤਾ ਦਾ ਘੱਟ ਰਿਹਾ

ਬਰਸਾਤਾ ਤੇਜ਼ ਹੁੰਦਿਆ ਨੇ ਜੇ ਕਰ ਧਰਤੀ ਦਾ ਪਾਣੀ ਪੂਰਾ ਹੋਈ ਜਾਂਦਾ ਹੈ ਤਾਂ

ਉੱਥੇ ਵੀ ਹੁਣ ਅੱਗੇ ਕਿ ਹੁੰਦਾ ਸੀਗਾ ਕਿ ਧੁੱਪ ਮਸਾ ਹੀ ਨਿਕਲਦੀ ਸੀ ਉਹ ਠੰਡੇ ਏਰੀਆ ਨੇ ਨਾ ਸਾਰੇ ਧੁੱਪ ਮਸਾ ਹੀ ਨਿਕਲਦੀ ਸੀ

ਹੁਣ ਤਾਂ ਉੱਥੇ ਵੀ ਉਹ ਕਹਿਣ ਹੁਣ ਧੁੱਪ ਉੱਥੇ ਗਰਮੀ ਹੋਣ ਲੱਗ ਗਈ ਅਮਰੀਕਾ ਹੋ ਗਿਆ ਇੰਗਲੈਂਡ ਹੋ ਗਿਆ ਨਾ ਉੱਥੇ ਵੀ ਹੁਣ ਗਰਮੀ ਪੂਰੀ ਪੈਣ ਲੱਗ ਗਈ ਬਸ ਉਹੀ ਹੈ ਨਾ ਜੀ ਅਹ ਅਹ ਆਪਣਾ population ਵੱਧ ਰਹੀ ਹੈ ਟ੍ਰੈਫ਼ਿਕ ਵੱਧ ਰਹੀ ਹੈ pollution ਵੱਧ ਰਿਹਾ ਹੈ

ਹਾਂ ਤਾਹਿ ਉਹਦੇ ਕਰਕੇ ਹੋ ਰਿਹਾ ਹੁਣ ਦੇਖਲੋ ਜਿਹੜੇ ਹੁਣ skin problem ਕਿੰਨੀ ਵੱਧ ਰਹੀ ਹੈ

ਨਵੀ ਤਾਜ਼ੀ ਬਸ ਬਾਰਿਸ਼ ਹੋਗੀ ਹਾ ਬਾਰਿਸ਼ ਹੋਗੀ ਵੀ ਯਾਰ ਮੀਹ ਪੈਗਿਆ ਹਨਾ ਜਦ ਮੀਂਹ ਪੈਂਦਾ ਖੀਰ ਪੁੜੇ ਬਣਾਏ ਜਾਂਦੇ ਨੇ ਪਕੋੜੇ

ਬਣਦੇ ਆ ਹਾਂ ਵਧੀਆ ਲੱਗਦੇ ਆ ਕਿਉਂਕਿ ਏਹੋਜਿਹੇ ਮੋਸਮਾ ਚ ਇਹ ਚੀਜ਼ਾਂ ਖਾਣ ਚ ਸਵਾਦ ਆਉਂਦਾ ਹਾਂ ਪਰ ਉਹ ਲਗਾਤਾਰ ਰਹਿਵੇ ਤਾਂ ਵੀ ਫਾਇਦਾ ਹਾਂ ਚੱਲ ਨਹੀ ਜਿਦਾਂ ਹੁਣ ਮਤਲਬ ਠੰਡ ਲੱਗ ਕਿ ਹਟੀ ਆ ਹੁਣ ਤਾਂ ਹਲੇ ਮੋਸਮ ਹੈਗਾ ਵੀ ਚਲੋ ਮੀਂਹ ਵਧੀਆ ਲੱਗਦਾ ਠੰਡਾ ਠੰਡਾ ਜਾ ਮੋਸਮ ਠੰਡਾ ਹੋਗੀਆ ਅੱਜ

ਹੋਰ ਸਨਾਓ ਅੱਜ ਮੈਂ ਲੱਗਿਆ ਤੇ net ਖੋਲਿਆ ਉੱਥੇ ਮੈਂ ਦੇਖਿਆ ਵੀ ਮੈਂ ਕਿਹਾ ਚੱਲ ਕੋਈ ਪੰਜਾਬੀ ਬਾਰੇ ਕੁਝ ਦੇਖੀਏ ਉਹ ਮੈਂ ਤਾਂ ਪੰਜਾਬੀ ਬੋਲੀਆਂ ਕੱਡ ਲਈਆਂ

ਹਾਂ ਜੀ ਹਾਂ ਬੋਲੀਆਂ

ਕਿਆ ਬੋਲੀਆਂ ਦਾ ਮਤਲਬ ਨਿੱਕਲਦਾ ਜਦੋਂ ਬੰਦੇ ਬੋਲਦਾ ਬਾਅਦ ਚ ਦੇਖਦਾ ਬਾਅਦ ਚ ਦੇਖਦਾ ਉਹਨੂੰ ਕਿੱਡਾ ਵਧੀਆ ਮਿਲਣ ਉਹ ਨਿਕਲਦਾ

ਕਿਸੇ ਜਨਮ ਹੋਇਆ ਕਿਸੇ ਦੇ ਉਹ ਉਹਦੇ ਹਰੇਕ ਨਾਲ related ਆ ਬੋਲੀਆਂ

ਹੁਣ ਆਹ ਇੱਕ ਬੋਲੀ ਮੈਂ ਦੇਖੀ ਕਹਿੰਦਾ ਅੱਡੀ ਵੱਜਦੀ ਜੇ ਕੂੜੇ

ਮਤਲਬ ਕੀ ਇੱਕ ਆਪਦੀ ਕਿਹਾ ਵੀ ਜਿਦਾਂ ਕੋਈ ਹੁਣ ਪ੍ਰੋਗਰਾਮ ਆਉਂਦਾ

ਸ਼ਾਦੀਆਂ ਚ ਕੁੜੀਆਂ ਨੱਚਦੀਆਂ ਨੇ

ਕਹਿੰਦੇ ਵੀ ਲੋਕਾਂ ਦੇ ਚੁਬਾਰੇ ਹਿੱਲਦੇ

ਨਿੱਕੀ ਹੁੰਦੀ ਮਾਈ ਰਹਿੰਦੀ ਨਾਨਕੇ

ਦੁਧ ਮਲਾਈਆਂ ਦੇਖੋ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਦੁੱਧ ਮਲਾਈਆਂ